ਅੱਛਾ ਅੱਛਾ ਤੇ ਹੀਰ ਨੇ ਰਾਂਝੇ ਨੂੰ ਚਮਕਾਂ ਕਿਊ ਮਾਰੀਆਂ ਸੀ

ਅੱਛਾ ਰਾਂਝਾ ਜੋਗੀ ਕਿਵੇਂ ਬਣ ਗਿਆ ਸੀ ਫੇਰ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 ਤੇ ਫੇਰ ਉਹ ਕਿ ਸੀ ਓਹਨੂੰ ਮਿਲਣ ਜਾਣਾ ਚਾਹੁੰਦਾ ਸੀ ਓਹਦੇ ਸੋਹਰੇ ਪਿੰਡ ਤੇ ਇਸ ਕਰਕੇ ਓਹਨੇ ਕੀ ਕੀਤਾ ਬਾਲਨਾਥ ਤੋਂ ਜੋਗ ਲਿਆ ਤੇ ਜੋਗ ਜੋਗੀ ਬਣ ਗਿਆ ਉਹ ਤੇ ਓਹਨੇ ਕੰਨ ਪੜਵਾ ਕੇ ਮੁੰਦਰਾਂ ਮੁੰਦਰਾਂ ਪਾ ਲਿਆਂ ਤੇ ਜੋਗੀ ਬਣ ਕੇ ਤੇ ਇੱਦਾਂ ਮਤਲਬ

ਅੱਛਾ ਅੱਛਾ ਤੇ ਵੈਸੇ ਹੀਰ ਰਾਂਝੇ ਦੀ ਪੂਰੀ ਪ੍ਰੀਤ ਕਥਾ ਤੁਹਾਨੂੰ ਪਤਾ ਹੈ ਪੂਰੀ ਸੁਣਾ ਸਕਦੇ ਊ ਕੀ ਦਰਿਆ ਚਨਾਹ ਦੇ ਕੰਡੇ ਝੰਗ ਸੇਆਂ ਦਾ ਇੱਕ ਸਰਦਾਰ ਮਲੂਕ ਚੂਚਕ ਜਿਹੜੇ ਘਰ ਹੀਰ ਦਾ ਜਨਮ ਹੋਇਆ ਸੀ ਖੁੱਲੇ ਦੁੱਲੇ ਵਾਤਾਵਰਨ ਤੇ ਮਾਪਿਆਂ ਦੇ ਲਾਡ ਪਿਆਰ ਵਿਚ ਪਲੀ ਹੀਰ ਦੀ ਸੁੰਦਰਤਾ ਸੀ ਉਹ ਬੜੀ ਜਿਹੜੀ ਕਹਿ ਸਕਦੇ ਆ ਮਨਮੋਹਣੀ ਸੀ ਬੜੀ ਹੀ ਸੋਹਣੀ ਸੀ ਹੀਰ ਜਿਹੜੀ ਆ ਤੇ ਦੂਜੇ ਪਾਸੇ ਜਿਹੜਾ ਸੀ ਪਿੰਡ ਤਖਤ ਹਜਾਰੇ ਵਿਚ ਮੌਜੂ ਚੌਧਰੀ ਦੇ ਘਰ ਰਾਂਝੇ ਦਾ ਜਨਮ ਹੋਇਆ ਤੇ ਹਾਂਜੀ ਜੋ ਓਹਦੇ ਨਾਲ ਆਪਣੇ ਭਰਾਵਾਂ ਨਾਲ ਸਾਰਿਆਂ ਨਾਲੋਂ ਛੋਟਾ ਸੀ ਤੇ ਓਹਦੇ ਪਿਤਾ ਦੀ ਜਦੋ ਮੌਤ ਹੋ ਗਈ ਤਾ ਓਹਦੇ ਭਰਾਵਾਂ ਨੇ ਧੋਖੇ ਨਾਲ ਓਹਨੂੰ ਮਾੜੀ ਜਮੀਨ ਦਿਤੀ ਬੰਜਰ ਜਮੀਨ ਦਿਤੀ ਤੇ ਰਾਂਝਾ ਜਿਹੜਾ ਸੀ ਉਹ ਆਪਣੇ ਭਰਾਵਾਂ ਤੋਂ ਦੁਖੀ ਹੋ ਕੇ ਓਹਨਾ ਦਾ ਵਤੀਰਾ ਓਹਨਾ ਦੇ ਪ੍ਰਤੀ ਸਹੀ ਨਹੀਂ ਸੀ ਉਹ ਰਾਂਝੇ ਪ੍ਰਤੀ ਤੇ ਓਹਦੀ ਭਾਬੀਆਂ ਵੀ ਓਹਨੂੰ ਹਮੇਸ਼ਾ ਤਾਅਨੇ ਮਾਰਦੀਆਂ ਰਹਿੰਦੀਆਂ ਸੀ ਬਲਦੀਉੱਤੇ ਤੇਲ ਪਾਉਣ ਦਾ ਕਮ ਕਰਦਿਆਂ ਸੀ ਤੇ ਓਹਨੂੰ ਕਹਿੰਦਿਆਂ ਸੀ ਵੀ ਜਾ ਅਸੀਂ ਵੀ ਦੇਖਾਂਗੇ ਕਿ ਤੂੰ ਜਦੋ ਸਿਆਲਾਂ ਦੀ ਹੀਰ ਵਾਹ ਕੇ ਲੌਂਗ ਤੇ ਰਾਂਝੇ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਤੇ ਉਹ ਫਰ ਆਪਣੇ ਘਰ ਛੱਡ ਕੇ ਜਿਹੜਾ ਸੀ ਚਲਾ ਗਿਆ ਤੇ ਅੱਗੇ ਮਤਲਬ ਉਹ ਰਾਹ ਵਿਚ ਓਹਨੂੰ ਜਿਹੜਾ ਚਨਾਹ ਦਰਿਆ ਜਿਹੜਾ ਸੀ ਉਹ ਆਉਂਦਾ ਸੀ ਜਿਹਨੂੰ ਓਹਨੇ ਪਾਰ ਕਰਨਾ ਸੀ ਤੇ ਓਹਨੂੰ ਇੱਕ ਬੇੜੀ ਜਿਹੜੀ ਸੀ ਉਹ ਮਿਲੀ ਤੇ ਸੁਭਾਗ ਨਾਲ ਉਹ ਜਿਹੜੀ ਬੇੜੀ ਸੀ ਉਹ ਹੀਰ ਦੀ ਸੀ ਤੇ ਰਾਂਝਾ ਓਹਦੇ ਵਿਚ ਚੜ੍ਹ ਗਿਆ ਬੇੜੀ ਵਿਚ ਤੇ ਓਥੇ ਹੀਰ ਦਾ ਪਲੰਘ ਵੀ ਪਿਆ ਸੀ ਤੇ ਉਹ ਫਰ ਸਫ਼ਰ ਕਰਕੇ ਬੜਾ ਥੱਕਿਆ ਹੋਇਆ ਸੀ ਤੇ ਉਹ ਫੇ ਓਥੇ ਹੀ ਪਲੰਘ ਦੇ ਉੱਪਰ ਜਾ ਕੇ ਹੀ ਫਰ ਸੋ ਗਿਆ ਤੇ ਓਧਰ ਜਿਹੜਾ ਸੀ ਕਿਸੀ ਨੇ ਹੀਰ ਨੂੰ ਦੱਸਿਆ ਕਿ ਓਹਦੇ ਪਲੰਘ ਉੱਤੇ ਕੋਈ ਅਜਨਬੀ ਮੁੰਡਾ ਸੁੱਤਾ ਹੋਇਆ ਤੇ ਹੀਰ ਨੂੰ ਬੜਾ ਗੁੱਸਾ ਚੜ੍ਹਿਆ ਤੇ ਫਰ ਉਹ ਬੇੜੀ ਮਤਲਬ ਪਲੰਘ ਵੱਲ ਪਹੁੰਚੀ ਤੇ ਕੰਕੰਡੀ ਹੋਈ ਓਹਨੇ ਰਾਂਝੇ ਵਲ ਉਹ ਸ਼ਮਕ ਲੈ ਕੇ ਵਧੀ ਤੇ ਰਾਂਝੇ ਦੀ ਜਾਗ ਖੁਲ ਗਈ ਤੇ ਓਹਨੇ ਜਦੋ ਹੀਰ ਨੂੰ ਵੇਖਿਆ ਉੱਠ ਕੇ ਤੇ ਉਹ ਦੋਵੇ ਇਕ ਦੂਜੇ ਨੂੰ ਵੇਖਦੇ ਰਹਿ ਗਏ ਤੇ ਓਹਨਾ ਨੂੰ ਮਤਲਬ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਉਹ ਇੱਕ ਸੰਬੰਧ ਵਿਚ ਬੱਧ ਗਏ ਤੇ ਹੀਰ ਨੇ ਮਤਲਬ ਆਪਣੇ ਰਾਂਝੇ ਨੂੰ ਨੇੜੇ ਰੱਖਣ ਲਈ ਓਹਨੇ ਆਪਣੇ ਪੀ ਕੋਲੋਂ ਜਾ ਕੇ ਮਤਲਬ ਓਹਨੂੰ ਓਥੇ ਨੌਕਰੀ ਦਵਾ ਦਿੱਤੀ ਤੇ ਉਹ ਚੋਰੀ ਚੋਰੀ ਇੱਕ ਦੂਜੇ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 ਓਹਨੇ ਕਿ ਕੀਤਾ ਹੀਰ ਦਾ ਵਿਆਹ ਜਿਹੜਾ ਸੀ ਉਹ ਰੰਗਪੁਰ ਖੇਡਾਂ ਦੇ ਸੈਦੇ ਨਾਲ ਕਰ ਦਿੱਤਾ ਤੇ ਰਾਂਝੇ ਨੇ ਹੀਰ ਨੂੰ ਓਹਦੇ ਸੋਹਰੇ ਪਿੰਡ ਜਾ ਕੇ ਮਿਲਣ ਦੀ ਤਰਕੀਬ ਸੋਚੀ ਵੀ ਕਿਵੇਂ ਮਿਲੂੰਗਾ ਓਹਨੇ ਕਿ ਕੀਤਾ ਬਾਲ ਜੋਗੀ ਕੋਲ ਜੋਗ ਧਾਰਨ ਕੀਤਾ ਤੇ ਰੰਗਪੁਰ ਰੰਗਪੁਰ ਖੇਡਾਂ ਨੂੰ ਚਲਾ ਗਿਆ ਤੇ ਹੀਰ ਨੂੰ ਆਪਣਾ ਪਤੀ ਸ਼ਾਇਦ ਜਿਹੜਾ ਸੀ ਉਹ ਬਿਲਕੁਲ ਪ੍ਰਵਾਨ ਨੀ ਸੀ ਤੇ ਸੋਹਰੇ ਘਰ ਵੀ ਓਹਦੀ ਨਨਾਣ ਜਿਹੜੀ ਸੇਤੀ ਸੀ ਉਹ ਮੁਰਾਦ ਬਲੋਚ ਨਾਲ ਪਿਆਰ ਕਰਦੀ ਸੀ ਤੇ ਨਨਾਣ ਭਰਜਾਈ ਦੋਵਾਂ ਵਿਚ ਜਿਹੜੀ ਸੀ ਉਹ ਰਾਜ ਸਾਂਝੇ ਹੋ ਗਏ ਤੇ ਹੀਰ ਸੇਤੀ ਰਾਹੀਂ ਜੋਗੀ ਬਣੇ ਰਾਂਝੇ ਨੂੰ ਮਿਲਣ ਲੱਗ ਗਈ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 ਅੱਛਾ ਅੱਛਾ ਬਹੁਤ interesting story ਸੀ ਹੈ ਨਾ ਮੈਨੂੰ ਬਹੁਤ ਜ਼ਿਆਦਾ ਮਤਲਬ confusion ਸੀ ਹੁਣ ਸਾਰਾ ਕੁਛ ਪਤਾ ਲੱਗ ਗਿਆ ਮੈਨੂੰ ਹੀਰ ਰਾਂਝੇ ਵਾਰੇ ਹਾਂਜੀ okay thank you ਹਾਂਜੀ ਸਤਿ ਸ੍ਰੀ ਅਕਾਲ ਸਭ ਨੂੰ ਕੀ ਹਾਲ ਹੈ ਮੈਂ ਸਰਬਜੀਤ ਕੌਰ ਮੈਂ ਹੁਣੇ ਘਰਦਾ ਕੰਮ ਖਤਮ ਕੀਤਾ ਹੈ ਤੇ ਹੁਣੇ ਬੈਠੀ ਸੀਗੀ ਕੱਪੜੇ ਧੋ ਕੇ ਹਟੀ ਹਾਂ ਕੱਪੜੇ ਬਸ ਹੋ ਹੀ ਜਾਂਦੇ ਆ ਹਫ਼ਤੇ 'ਚ ਦੋ ਤਿੰਨ ਵਾਰ ਤੇ ਬਸ ਘਰ ਦਾ ਕੰਮ ਮੁਕਾਇਆ ਹੈ ਤੇ ਹੁਣ ਮੈਂ ਸਬਜ਼ੀ ਬਣਾਉਣ ਲੱਗੀ ਹਾਂ, ਸਬਜ਼ੀ 'ਚ ਸੋਚ ਰਹੀ ਹਾਂ ਕੀ ਬਣਾਵਾਂ।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 ਤੇ ਹੁਣ ਸੋਚ ਰਹੀ ਹਾਂ ਕੁਛ ਐਸੀ ਚੀਜ਼ ਬਣਾ ਲਵਾਂ ਕਿ ਜੋ ਦਿਲ ਕਰੇ ਤੇ ਫਿਲਹਾਲ ਤੇ ਮੈਂ ਚਾਹ ਬਣਾਉਣ ਲੱਗੀ ਹਾਂ, ਚਾਹ ਤੇ ਬਹੁਤ ਪੀਣ ਦਾ ਦਿਲ ਕਰਦਾ ਹੈ।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 ਕੁਛ ਸਮਾਨ ਲੈ ਕੇ ਆਉਣਾ ਹੈ ਤੇ ਕੁਛ ਕੰਮ ਵੀ ਹੈ ਮੈਨੂੰ ਬਾਹਰ ਦਾ ਤੇ ਹੁਣ ਅਸੀਂ ਅਗਲੇ ਹਫ਼ਤੇ ਅਹ ਜਾ ਰਹੇ ਹਾਂ ਕਿਤੇ ਘੁੰਮਣ ਲਈ ਤੇ ਉਸ ਚੀਜ਼ ਦੀ ਤਿਆਰੀ ਮੈਂ ਕਰ ਰਹੀ ਹਾਂ ਤੇ ਕੁਛ ਲੈਣਾ ਵੀ ਹੈ ਮੈਂ ਤੇ ਬਸ ਇਹੀ ਹੁੰਦਾ ਹੈ, ਫਿਰ ਮੈਂ ਇਕੱਠਾ ਕਰ ਰਹੀ ਹਾਂ ਸਮਾਨ ਲਿਆਉਣ ਨੂੰ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 ਤੇ ਬਸ time ਬੀਤ ਜਾਂਦਾ ਹੈ ਉਹਨਾਂ ਨਾਲ ਬਹੁਤ ਅੱਛਾ ਲੱਗਦਾ ਹੈ, ਬਹੁਤ ਅੱਛੀ ਹੈ ਉਹ ਵੀ, ਤੇ ਮੈਨੂੰ ਇਕੱਲਾ ਮਹਿਸੂਸ ਨਹੀਂ ਹੋਣ ਦਿੰਦੇ ਨੇ, ਕਿ ਵੀ ਤੂੰ ਇਕੱਲੀ ਹੈ ਤੇ ਕਿਉਂਕਿ ਇਹ ਕੰਮ ਤੇ ਚਲੇ ਜਾਂਦੇ ਹੈ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 ਤੇ ਬਸ ਇਹੀ ਇਵੇਂ ਦਾ time pass ਹੋ ਜਾਂਦਾ ਹੈ ਫਿਰ ਮੈਂ ਅਹ ਸ਼ਾਮ ਨੂੰ ਕਿਤੇ ਨਾ ਕਿਤੇ ਚਲੀ ਜਾਂਦੀ ਹਾਂ, ਕਦੇ ਪੜ੍ਹਾਉਣ ਵਾਸਤੇ ਕਦੇੇ ਕਿੱਧਰ ਤੇ ਬਸ ਅਹ ਹੋ ਜਾਂਦਾ ਹੈ ਫਿਰ ਇਹ ਆਉਂਦੇ ਹੈ ਘਰ ਤੇ ਥੋੜ੍ਹਾ ਬਹੁਤ ਗੱਲ ਵਗ਼ੈਰਾ ਕਰਕੇ ਬਸ, ਹੋ ਜਾਂਦਾ ਹੈ ਬਹੁਤ ਅੱਛਾ ਲੱਗਦਾ ਹੈ ਹੁਣੇ ਕੱਪੜੇ ਮੈਂ ਧੋਤੇ ਸੀਗੇੇ ਕੱਪੜੇ ਵਿਛਾਏ ਹੈ ਹੁਣ ਸੁੱਕ ਗਏ ਹੈ ਉਠਾਉਣ ਲੱਗੀ ਹਾਂ ਕੱਪੜਿਆਂ ਨੂੰ ਵੀ ਤਾਂ ਫਿਰ ਮੈਂ ਪਰੈਸ ਕਰਕੇ ਅੰਦਰ ਰੱਖਾਂਗੀ ਕੱਪੜੇ। ਤਾਂ ਹੁਣ ਉਸ ਤੋਂ ਬਾਅਦ ਫਿਰ ਰੋਟੀ ਖਾ ਕੇ ਫਿਰ ਮੈਂ ਨਿਕਲ ਜਾਵਾਂਗੀ ਕੁਛ ਸਮਾਨ ਲਿਆਉਣਾ ਹੈ ਤੇ ਅਜੇ ਤਾਂ ਰੋਟੀ ਦਾ time ਹੋਇਆ ਨੀ ਹੈ। ਤੇ ਦੋ ਵਜੇ ਰੋਟੀ ਖਾਵਾਂਗੀ ਫਿਰ ਮੈਨੂੰ ਕੰਮ ਜਾਣਾ ਹੈ ਕਿੱਧਰ ਕੰਮ ਹੈ ਕੁਛ ਤੇ ਉਸ ਤੋਂ ਬਾਅਦ ਫਿਰ ਘਰ ਦਾ ਰਾਤੀ ਦੀ ਰੋਟੀ ਦੀ ਤਿਆਰੀ ਕਰਨੀ ਹੈ। ਤੇ ਬਸ ਇਹੀ ਹੁੰਦਾ ਹੈ ਸਾਰਾ ਦਿਨ ਕਦੇ ਕੁਛ, ਕਦੇ ਕੁਛ ਕੰਮ ਖ਼ਤਮ ਹੁੰਦਾ ਹੀ ਨੀ ਘਰ ਦਾ, ਤੇ ਕੋਈ ਨਾ ਕੋਈ ਕੰਮ ਨਿਕਲ ਹੀ ਆਉਂਦਾ ਹੈ ਘਰ ਦਾ ਤੇ ਬਸ।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 ਕਦੇ ਕੀ ਹੁਣ ਮੈਂ ਫ਼ਰਿਜ਼ ਵੀ ਸਾਫ਼ ਕਰਨੀ ਹੈ ਫ਼ਰਿਜ਼ ਤੇ ਬਹੁਤ ਗੰਦੀ ਹੋਈ ਹੈ ਇਕ ਹਫਤਾ ਹੋ ਗਿਆ ਹੈ ਫ਼ਰਿਜ਼ ਦੀ ਉਹ ਸਫ਼ਾਈ ਨਹੀਂ ਹੋਈ ਹੈ। ਤੇ ਥੋੜ੍ਹਾ ਬਹੁਤ ਸਬਜ਼ੀ ਵੀ ਲਿਆਉਣੀ ਸੀ ਬਸ ਪਹਿਲੇ ਸਾਫ਼ ਕਰਾਂਗੀ ਫਿਰ ਉਸ ਤੋਂ ਬਾਅਦ ਸਬਜ਼ੀ ਲਿਆਵਾਂਗੀ ਫਿਰ ਅੰਦਰ ਰੱਖ~ ਰੱਖਾਂਗੀ ਤੇ ਬਸ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 ਬਹੁਤ ਘੱਟ ਹੁਣ ਗਰਮੀ ਸ਼ੁਰੂ ਹੋਏਗੀ ਤਾਂ ਬਹੁਤ ਫਿਰ ਠੰਢਾ ਹੀ ਅੱਛਾ ਲੱਗੇਗਾ ਤੇ ਫਿਰ ਦੁੱਧ ਪਾ ਕੇ ਅੱਛਾ ਲੱਗਦਾ ਹੈ ਠੰਢਾ ਠੰਢਾ ਬਰਫ਼ ਪਾ ਕੇ ਬਹੁਤ ਵਧੀਆ ਲੱਗਦਾ ਹੈ ਹੁਣ ਤਾਂ ਚਾਹ ਬਹੁਤ ਘੱਟ ਕਰ ਲਾ~ ਹੋ ਜਾਏਗੀ ਤੇ ਉਸ ਤੋਂ ਬਾਅਦ ਠੰਢਾ ਹੀ ਅੱਛਾ ਲੱਗੇਗਾ ਤੇ ਬਸ ਇਹੀ ਹੁੰਦਾ ਹੈ ਸ਼ਾਮ ਦੇ ਵੇਲੇ ਤਾਂ ਫਿਰ ਚਾਹ ਇੱਕ ਸਵੇਰੇ ਤੇ ਇੱਕ ਸ਼ਾਮ ਦੇ ਵੇਲੇ ਹੁੰਦੀ ਹੈ ਉਸ ਤੋਂ ਬਾਅਦ ਤਾਂ ਫਿਰ ਰਾਤੀ ਦੀ ਰੋਟੀ ਹੀ ਹੁੰਦੀ ਹੈ।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 ਘੁੰਮਣ ਲਈ ਚੰਡੀਗੜ੍ਹ ਤੋਂ ਬਾਹਰ ਹੋਲੀ ਤੇ। ਤੇ ਮੇਰੇ ਜੇਠ ਜੇਠਾਣੀ ਉੱਥੇ ਹੈ ਉਹਨਾਂ ਕੋਲ ਅਸੀਂ ਜਾ ਰਹੇ ਹਾਂ ਤੇ ਬਸ,

ਤੇ ਅਸੀਂ ਦੋਨੋਂ ਇਕੱਠੇ ਜਾਵਾਂਗੇ ਉੱਥੇ ਤੇ ਥੋੜ੍ਹਾ ਬਹੁਤ ਅੱਛਾ ਵੀ ਹੋਏਗਾ, ਬੱਚੇ ਵੀ ਬੁਲਾ ਰਹੇ ਮੇਰੇ ਜੇਠਾਣੀ ਦੇ ਤੇ ਵਾਰ ਵਾਰ phone ਕਰਦੇ ਹੈ ਕਿ ਕਦੋਂ ਆ ਰਹੇ ਹੋ ਤੇ ਫਿਰ ਅਸੀਂ ਕਿਹਾ ਕਿ ਵੀ ਹੋਲੀ ਤੇ ਹੀ ਆਵਾਂਗੇ। ਹੋਲੀ ਤੋਂ ਇੱਕ ਦਿਨ ਪਹਿਲਾਂ ਹੀ ਨਿਕਲਾਂਗੇ ਤੇ ਅੱਛਾ ਲੱਗੇਗਾ ਮੇਰੇ ਵਿਆਹ ਤੋਂ ਬਾਅਦ ਪਹਿਲੀ ਹੋਲੀ ਹੈ। ਮੈਂ ਬਹੁਤ ਖ਼ੁਸ਼ ਹਾਂ ਇਸ ਚੀਜ਼ ਤੋਂ ਕਿ ਇਕੱਠੇ ਮਨਾਵਾਂਗੇ ਹੋਲੀ ਤੇ ਵੈਸੇ ਤਾਂ ਮੈਂ ਤਿਉਹਾਰ ਹੋਲੀ ਦਾ ਇੰਨਾ ਅੱਛਾ ਨਹੀਂ ਲੱਗਦਾ। ਪਰ ਹੁਣ ਪਹਿਲੇ ਮੈਂ ਨੀ ਖੇਲਦੀ ਸੀ ਹੁਣ ਮੈਨੂੰ ਅੱਛਾ ਲੱਗਦਾ ਹੈ ਥੋੜ੍ਹਾ ਥੋੜ੍ਹਾ ਪਹਿਲੇ ਨਹੀਂ ਅੱਛਾ ਲੱਗਦਾ ਸੀ ਪਰ ਹੁਣ ਮੈਨੂੰ ਬਹੁਤ ਅੱਛਾ ਲੱਗਦਾ ਹੈ।

ਖ਼ੁਸ਼ੀਆਂ ਬੱਚਿਆਂ ਵਿੱਚ ਮਿਲ ਜੁਲ ਕੇ ਅੱਛਾ ਲੱਗਦਾ ਹੈ ਬੱਚੇ ਸਾਡਾ ਇੰਤਜ਼ਾਰ ਕਰ ਰਹੇ ਆ ਕਿ ਤੁਸੀਂ ਆਓ ਇਕੱਠਾ ਖੇਲਾਂਗੇ ਤੇ ਇਸੇ ਲਈਏ ਅਸੀਂ ਜਾ ਰਹੇ ਹਾਂ ਤੇ ਪੰਜ ਦਿਨ ਬਾਅਦ ਪੰਜ ਛੇ ਦਿਨ ਬਾਅਦ ਅਸੀਂ ਆ ਜਾਵਾਂਗੇ ਵਾਪਸ ਫਿਰ ਉਹੀ ਕੰਮ ਵਗ਼ੈਰਾ ਸ਼ੁਰੂ ਹੋ ਜਾਏਗਾ ਇਹਨਾਂ ਦਾ ਵੀ ਮੇਰਾ ਵੀ ਬਸ ਇਹੀ ਚੀਜ਼ ਹੁੰਦੀ ਹੈ ਤੇ ਫਿਰ ਮੈਂ ਨੌਕਰੀ ਦਾ ਵੀ ਸੋਚ ਰਹੀ ਹਾਂ ਕਰਨ ਨੂੰ ਕਿ ਅਜੇ ਤਾਂ ਸਿਰਫ਼ ਬੱਚਿਆਂ ਨੂੰ ਪੜ੍ਹਾਉਂਦੀ ਹਾਂ ਉਸ ਤੋਂ ਬਾਅਦ ਨੌਕਰੀ ਦਾ ਵੀ ਸੋਚ ਰਹੀ ਹਾਂ ਮੈਂ ਦਿੱਲੀ ਵੀ ਨੌਕਰੀ ਕਰਦੀ ਸੀ ਹੁਣ ਇੱਧਰ ਵੀ ਸੋਚ ਰਹੀ ਹਾਂ ਕਿ ਨੌਕਰੀ ਦਾ ਕਰਾਂ ਕਿਉਂਕਿ ਸਾਰਾ ਦਿਨ ਘਰ ਇਵੇਂ ਹੋ ਜਾਂਦਾ ਹੈ ਥੋੜ੍ਹਾ ਬਹੁਤ ਹੋ ਹੀ ਜਾਂਦਾ ਹੈ ਇਵੇਂ ਬੈਠੇ ਬੈਠੇ ਤੇ ਇਸ ਕਰਕੇ ਫਿਰ ਥੋੜ੍ਹਾ ਬਹੁਤ ਬਾਹਰ ਨਿਕਲਾਂ ਥੋੜ੍ਹਾ ਅੱਛਾ ਲੱਗੇ ਕਿ ਫਿਰ ਆ ਕੇ ਵਾਪਸੀ ਵਿੱਚ ਫਿਰ ਮੈਂ ਨੌਕਰੀ ਕਰਾਂਗੀ ਅਹ ਦੇਖਾਂਗੀ ਜੋ ਵੀ ਚੀਜ਼ ਮੈਨੂੰ ਅੱਛੀ ਲੱਗੀ ਤਾਂ ਉਸੇ ਚੀਜ਼ ਵਿੱਚ ਮੈਂ ਨੌਕਰੀ ਸ਼ੁਰੂ ਕਰਾਂਗੀ ਆਪਣੀ, ਤੇ ਅਹ ਤੇ ਇਹ ਮੈਂ ਇਹਨਾਂ ਤੋਂ ਵੀ ਪੁੱਛਿਆ ਸੀਗਾ ਤੇ ਇਹਨਾਂ ਨੇ ਕਹਿੰਦੇ ਕੋਈ ਨੀ ਤੂੰ ਕਰ ਲੈ। ਤਾਂ ਇਸ ਕਰਕੇ ਫਿਰ ਮੈਂ ਨੌਕਰੀ ਕਰਾਂਗੀ ਤੇ ਅੱਛਾ ਲੱਗੇਗਾ। ਕਿ ਦੋਨੋਂ ਅਸੀਂ ਜਾਵਾਂਗੇ ਆਵਾਂਗੇ ਫਿਰ ਉਸ ਤੋਂ ਬਾਅਦ ਜਿਵੇਂ ਨੌਕਰੀ ਤੋਂ ਗਈ ਤੇ ਫਿਰ ਰਾਤ ਦੀ ਸਬਜ਼ੀ ਰੋਟੀ ਬਣਾ ਕੇ ਬਸ ਅਹ ਅੱਛਾ ਲੱਗੇਗਾ ਬਹੁਤ ਜ਼ਿਆਦਾ ਤੇ ਹੋਰ ਤੇ ਬਸ ਇਹੀ ਹੁਣ ਤਾਂ ਇਹੀ ਸੋਚ ਰਹੀ ਹਾਂ ਕੀ ਪਤਾ ਕਿ ਕੀ ਕਰਦੇ ਹਾਂ ਪਰ ਹਜੇ ਤਾਂ ਇਹੀ ਸੋਚ ਰਹੀ ਹਾਂ ਕਿ ਇਹੀ ਕਰਾਂਗੀ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 ਇਸ ਕਰਕੇ ਥੋੜ੍ਹਾ ਬਹੁਤ ਬਾਹਰ ਨਿਕਲਾਂਗੀ ਕਰਾਂਗੀ ਥੋੜ੍ਹਾ ਅਹ ਚੀਜ਼ਾਂ ਪਹਿਚਾਣਾਂਗੀ ਕਰਾਂਗੀ ਜਗਾ ਦਾ ਪਤਾ ਲੱਗੇਗਾ ਆਉਣ ਜਾਣ ਦਾ। ਥੋੜ੍ਹਾ ਬਹੁਤ ਆਉਣਾ ਜਾਣਾ ਅੱਛਾ ਲੱਗੇਗਾ ਤੇ ਹੋਰ ਬਸ ਇਹੀ ਹੈ ਤੇ ਛੋਟੇ ਹੁੰਦਿਆਂ ਵੀ ਬਹੁਤ ਜ਼ਿਆਦਾ ਇੰਨਾ ਮੈਂ ਨਹੀਂ ਇੰਨਾ ਹੁੰਦੀ ਸੀਗੀ ਮਤਲਬ ਇੰਨੀ ਬੋਲਦੀ ਚਾਲਦੀ ਨਹੀਂ ਸੀਗੀ ਹੁਣ ਵੀ ਠੀਕ ਮਤਲਬ ਹੁਣ ਵੀ ਇੰਨੀ ਨਹੀਂ ਹਾਂ ਪਰ ਜਿੱਥੇ ਬੋਲਣਾ ਹੈ ਉੱਥੇ ਬੋਲਦੀ ਹਾਂ ਮਤਲਬ ਇੰਨਾ ਨਹੀਂ ਤਾਂ ਇੱਕ ਨਾ ਘੱਟ ਇੱਕ ਨਾ ਘੱਟ ਤੇ ਨਾ ਜ਼ਿਆਦਾ ਠੀਕ ਹੈ ਇੰਨਾ ਵੀ ਪਰ ਆਪਣੇ ਵਿੱਚ ਮਿਲ ਜੁਲ ਕੇ ਰਹੀਏ ਅੱਛਾ ਲੱਗੇਗਾ, ਕਿਉਂਕਿ ਮੇਰੇ ਇੱਕੋ ਹੀ ਜੇਠ ਜੇਠਾਣੀ ਹੈ ਤੇ ਇਹਨਾਂ ਦੀ ਕੋਈ ਭੈਣ ਨੀ ਹੈ ਤੇ ਉਹ ਵੱਡੇ ਨੇ ਸਾਡੇ ਤੋਂ ਕਿ ਫਿਰ ਉਹਨਾਂ ਤੋਂ ਹਰ ਚੀਜ਼ ਪੁੱਛ ਕੇ ਹੀ ਅਸੀਂ ਕਰਦੇ ਹਾਂ, ਇੱਕ ਮੇਰੀ ਭੂਆ ਸੱਸ ਹੈ ਉਹਨਾਂ ਤੋਂ ਵੀ ਅਸੀਂ ਹਰ ਚੀਜ਼ ਪੁੱਛ ਕੇ ਕਰਦੇ ਹਾਂ ਕਿਉਂਕਿ ਸਾਡੇ ਵੱਡੇ ਉਹੀ ਹੈ ਤੇ ਬਸ ਇਹੀ ਹੁੰਦਾ ਹੈ ਸਾਰਾ ਸਾਰਾ ਕੁਛ time ਨਿਕਲ ਜਾਂਦਾ ਹੈ ਹਜੇ ਵੱਡੇ ਹਨ ਤੇ ਵੱਡੇ ਕਰਕੇ ਹੀ ਅਸੀਂ ਪੁੱਛਣਾ ਹੈ ਵੱਡਿਆਂ ਨੂੰ ਹੀ ਤੇ ਕਿਉਂਕਿ ਸਾਨੂੰ ਵੀ ਸਾਨੂੰ ਵੀ ਇੰਨਾ ਪਤਾ ਨੀ ਹੁੰਦਾ ਹੈ ਕਿ ਕੀ ਹੈ ਕਰਨਾ ਕੀ ਨਹੀਂ ਕਰਨਾ ਤੇ ਅਸੀਂ ਇਸੇ ਕਰਕੇ ਉਹਨਾਂ ਤੋਂ ਹੀ ਅਸੀਂ ਪੁੱਛਾਂਗੇ ਵੀ ਅਸੀਂ ਇਹ ਕੀ ਕਰੀਏ ਕੀ ਨਹੀਂ ਕਰੀਏ, ਕੁਛ ਪੁੱਛਣਾ ਕੁਛ ਕਰਨਾ ਹੈ ਤੇ ਬਸ ਇਹੀ ਹੁੰਦਾ ਹੈ ਹੋਰ ਬਸ ਵਧੀਆ ਸਭ ਕੁਛ। ਚੱਲ ਜਾਂਦਾ ਹੈ ਸਭ ਕੁਛ ਹੋਣਾ, ਸਭ ਕੁਛ ਵਧੀਆ ਹੋ ਜਾਂਦਾ ਹੈ ਬਸ ਸਾਰਾ ਦਿਨ ਇਵੇਂ ਹੀ ਹੁੰਦਾ ਹੈ, ਇਹ ਵੀ ਬਹੁਤ ਅੱਛੇ ਹੈ। ਤੇ ਹਰ ਚੀਜ਼ ਦਾ ਮੇਰਾ ਧਿਆਨ ਰੱਖਦੇ ਹੈ, ਹਰ ਚੀਜ਼ ਲਈ ਕੁਛ ਵੀ ਕਰੋ ਤੇ ਪਹਿਲੇ ਮੇਰਾ ਧਿਆਨ ਰੱਖਦੇ ਹੈ। ਅੱਜ ਦਾ ਜੋ ਵਿਸ਼ਾ ਹੈ ਉਹ ਪੜ੍ਹਾਈ ਦੇ ਉੱਪਰ ਹੈ, ਅੱਜ ਆਪਾਂ ਪੜ੍ਹਾਈ ਦੇ ਵਿਸ਼ੇ ਉੱਪਰ ਗੱਲ ਕਰਾਂਗੇ, ਕਿ ਪੜ੍ਹਾਈ ਜੋ ਹਰ ਇਨਸਾਨ ਦੇ ਲਈ ਕਿੰਨੀ ਕੁ ਜ਼ਰੂਰੀ ਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਦੇ ਸਮਾਜ ਵਿੱਚ ਜੋ ਇਨਸਾਨ ਪੜ੍ਹਿਆ ਲਿਖਿਆ ਹੈ, ਉਸਦੀ ਹਰ ਇਨਸਾਨ ਚੰਗੀ ਕਦਰ ਤੇ ਆਦਰ ਸਨਮਾਨ ਵੀ ਕਰਦਾ ਹੈ, ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਜੋ ਇਨਸਾਨ ਅਨਪੜ੍ਹ ਹੈ, ਜਿਸਨੂੰ ਪੜ੍ਹਾਈ ਦਾ ਬਿਲਕੁਲ ਹੀ ਗਿਆਨ ਨਹੀਂ ਹੈ, ਉਸ ਨੂੰ ਸਮਾਜ ਵਿੱਚ ਕਿਤੇ ਨੀਵਾਂ ਸਮਝਿਆ ਜਾਂਦਾ ਹੈ, ਅਤੇ ਉਸਨੂੰ ਸਮਾਜਿਕ ਜੀਵਨ ਦਾ ਵੀ ਬਹੁਤ ਜ਼ਿਆਦਾ ਗਿਆਨ ਨਹੀਂ ਹੁੰਦਾ, ਇਸ ਕਰਕੇ ਪੜ੍ਹਾਈ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ ਤੁਸੀਂ ਪੜ੍ਹਾਈ ਦੇ ਬਾਰੇ ਵਿੱਚ ਵਿਸਥਾਰ ਨਾਲ ਕੀ ਕੁੱਝ ਦੱਸ ਸਕਦੇ ਹੋ? ਜੇ ਆਪਾਂ ਗੱਲ ਕਰੀਏ ਤਾਂ ਪੜ੍ਹਾਈ ਹਰ ਇੱਕ ਲਈ ਬੜੀ ਜ਼ਰੂਰੀ ਹੈ ਪੰਜਾਬੀ ਵਿੱਚ ਇੱਕ ਬਹੁਤ ਹੀ ਪੁਰਾਣੀ ਅਖਾਵਤ ਹੈ ਕਿ ਬਿਨਾਂ ਪੜ੍ਹਾਈ ਦੇ ਤਾਂ ਮਨੁੱਖ ਪਸੂ ਦੇ ਸਮਾਨ ਹੈ, ਇਹ ਕਿਸੇ ਹੱਦ ਤੱਕ ਬਿਲਕੁਲ ਸਹੀ ਹੈ ਕਿਉਂਕਿ ਜੇਕਰ ਆਪਾਂ ਨੂੰ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 ਕਿ ਸਾਨੂੰ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਪੜ੍ਹਾਈ ਦੀ ਕਿਤੇ ਨਾ ਕਿਤੇ ਲੋੜ ਜ਼ਰੂਰ ਪੈਂ~ ਪੈਂਦੀ ਹੈ, ਜੇ ਆਪਾਂ ਸਮਾਂ ਵੀ ਵੇਖਣਾ ਹੈ ਤਾਂ ਆਪਾਂ ਨੂੰ ਜੇਕਰ ਆਖਣ ਦਾ ਗਿਆਨ ਹੀ ਨਹੀਂ ਹੋਵੇਗਾ ਤਾਂ ਆਪਾਂ ਕਿਵੇਂ ਪਤਾ ਲਗਾ ਸਕਦੇ ਹਾਂ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੜ੍ਹਾਈ ਸਾਡੇ ਲਈ ਇੰਨੀ ਜ਼ਰੂਰੀ ਹੈ ਜਿੰਨਾ ਕਿ ਖਾਣਾ ਪੀਣਾ ਜ਼ਰੂਰੀ ਜੇ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਵਿੱਚ ਪੜ੍ਹਾਈ ਦਾ ਪੱਧਰ ਬੜਾ ਵੱਡਾ ਨਹੀਂ ਸੀ, ਸਿਰਫ਼ ਛੋਟੇ ਛੋਟੇ ਪੱਧਰ ਦੇ ਕਰਾਈ ਜਾਂਦੀ ਸੀ ਪਰ ਅੱਜ ਦੇ ਵਰਤਮਾਨ ਸਮੇਂ ਵਿੱਚ ਵੇਖੀਏ ਤਾਂ ਪੜ੍ਹਾਈ ਦਾ ਪੱਧਰ ਕਾਫ਼ੀ ਵੱਧ ਚੁੱਕਾ ਹੈ, ਹੁਣ ਤਾਂ ਹਰ ਜਗ੍ਹਾ ਆਪਾਂ ਨੂੰ school ਆਮ ਹੀ ਵੇਖਣ ਨੂੰ ਮਿਲਦੇ ਹਨ school ਵੀ ਸਰਕਾਰੀ school ਅਤੇ private schools ਕੀ ਤੁਸੀਂ ਦੱਸ ਸਕਦੇ ਹੋ ਸਰਕਾਰੀ schools ਅਤੇ private schools ਵਿੱਚ ਅੰਤਰ ਪਾਏ ਜਾਂਦੇ ਹਨ? ਜਿਵੇਂ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਵਰਤਮਾਨ ਸਮੇਂ ਦੇ ਵਿੱਚ ਜੋ ਸਰਕਾਰੀ ਅਤੇ private school ਹਨ ਉਹਨਾਂ ਵਿੱਚ ਕਿਤੇ ਬਹੁਤ ਜ਼ਿਆਦਾ ਅੰਤਰ ਦੇਖਣ ਨੂੰ ਮਿਲਦੇ ਹਨ, ਜੇ ਆਪਾਂ private schools ਦੀ ਗੱਲ ਕਰੀਏ, ਉੱਥੇ ਪੜ੍ਹਾਈ ਤਾਂ ਬਹੁਤ ਵਧੀਆ ਤਰੀਕੇ ਨਾਲ ਕਰਵਾਈ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਬੱਚਿਆਂ ਕੋਲੋਂ

ਅਤੇ ਮਿਹਨਤ ਕਰਵਾਉਣੀ ਪੈਂਦੀ ਹੈ, ਤਾਂ ਕਿ ਉਹਨਾਂ ਦੀ ਤਨਖਾਹ ਵੀ ਸਮੇਂ ਸਿਰ ਮਿਲ ਸਕੇ, ਜੇ ਆਪਾਂ ਦੂਸਰੇ ਪਾਸੇ ਸਰਕਾਰੀ schools ਦੀ ਗੱਲ ਕਰੀਏ ਤਾਂ ਸਰਕਾਰੀ schools ਵਿੱਚ ਕੀ ਹੁੰਦਾ ਹੈ ਅਧਿਆਪਕਾਂ ਨੂੰ ਇਹ ਪਤਾ ਹੁੰਦਾ ਹੈ ਕਿ ਅਸੀਂ ਚਾਹੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ ਜਾਂ ਨਾ ਕਰਵਾਈਏ ਸਾਡੀ ਤਨਖਾਹ ਤਾਂ ਸਮੇਂ ਸਿਰ ਸਾਨੂੰ ਮਿਲ ਹੀ ਜਾਣੀ ਹੈ ਇਸ ਕਰਕੇ ਤੁਸੀਂ ਇਹ ਅਕਸਰ ਹੀ ਦੇਖਿਆ ਹੋਣਾ ਹੈ ਕਿ ਸਰਕਾਰੀ schools ਦੇ ਬੱਚੇ private schools 'ਚ ਪੜ੍ਹਣ ਬੱਚਿਆਂ ਦੇ ਮੁਕਾਬਲੇ ਕਿਤੇ ਪੜ੍ਹਾਈ ਵਿੱਚ ਕੰਮਜ਼ੋਰ ਹੁੰਦੇ ਹਨ ਅਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ Private schools ਦਾ ਪੜ੍ਹਿਆ ਹੋਇਆ ਬੱਚਾ ਸਰਕਾਰੀ school ਵਿੱਚ ਪੜ੍ਹ ਰਹੇ ਬੱਚੇ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੁਸ਼ਿਆਰ ਹੁੰਦਾ ਹੈ, ਤੁਸੀਂ ਇਸ ਬਾਰੇ ਹੋਰ ਕੀ ਕਹਿ ਸਕਦੇ ਹੋ ਜੋ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਕਿ ਪੜ੍ਹਾਈ ਪੜ੍ਹਾਈ ਵਰਤਮਾਨ ਯੁੱਗ ਦੀ ਕਹਾਣੀ ਨੀ, ਇਹ ਪ੍ਰਾਚੀਨ ਸਮੇਂ ਤੋਂ ਹੀ ਚੱਲੀ ਆ ਰਹੀ ਹੈ, ਪ੍ਰਾਚੀਨ ਸਮੇਂ ਦੀ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਕਿ ਭਾਰਤ ਵਿੱਚ ਉਸ ਸਮੇਂ ਕਾਫ਼ੀ ਸਾਰੇ ਵੱਡੇ ਵੱਡੇ ਵਿਸ਼ਵ ਵਿਦਿਆਲਯ ਸਥਾਪਿਤ ਕੀਤੇ ਗਏ ਸਨ, ਜਿਵੇਂ ਕਿ ਗੱਲ ਕਰੀਏ ਨਲੰਦਾ ਅਤੇ ਵਿਕਰਮ ਸ਼ਿਲਾ ਇਹ, ਪ੍ਰਾਚੀਨ ਭਾਰਤ ਦੇ ਵੱਡੇ ਵੱਡੇ ਵਿਸ਼ਵ ਵਿਦਿਆਲਯ ਸਨ ਜਿੰਨਾਂ ਵਿੱਚ ਬੱਚੇ ਪੜ੍ਹਦੇ ਸਨ, ਇਹਨਾਂ ਵਿਸ਼ਵ ਵਿਦਿਆਲਯ ਵਿੱਚ ਕਈ ਵਿਦੇਸ਼ਾਂ ਤੋਂ ਵੀ ਪੜ੍ਹਣ ਆਉਂਦੇ ਸਨ, ਪਰ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 ਇਸ ਸਮੇਂ ਭਾਰਤ ਵਿੱਚ ਓਨੀਆਂ ਯੂਨੀਵਰਸਟੀਆਂ ਸਥਾਪਿਤ ਨਹੀਂ ਹੋ ਸਕੀਆਂ ਜਿੰਨੇ ਕਿ ਪ੍ਰਾਚੀਨ ਸਮੇਂ ਵਿੱਚ ਸੀ ਇਸ ਤੋਂ ਕਿਤੇ ਨਾ ਕਿਤੇ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਸਾਡੀ ਜੋ ਸਿੱਖਿਆ ਪ੍ਰਣਾਲੀ ਹੈ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 ਕਿਸ ਕਿਸ ਤਰ੍ਹਾਂ ਦੇ ਸੁਧਾਰ ਕਰਨੇ ਚਾਹੀਦੇ ਹਨ, ਤਾਂ ਜੋ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ ਜਿਵੇਂ ਕਿ ਤੁਸੀਂ ਕਹਿ ਰਹੇ ਸੀ ਕਿ ਭਾਰਤ ਤੋਂ ਕਈ ਬੱਚੇ ਵਿਦੇਸ਼ਾਂ ਵਿੱਚ ਆਪਣੀ ਪੜ੍ਹਾਈ ਕਰਨ ਦੇ ਲਈ ਜਾਂਦੇ ਹਨ, ਮੈਂ ਇੱਥੇ ਇਹ ਕਹਿਣਾ ਚਾਹਾਂਗਾ ਕਿ ਬੱਚਿਆਂ ਨੂੰ schools ਵਿੱਚ ਪੜ੍ਹਾਈ ਦੇ ਨਾਲ ਨਾਲ ਕੁੱਝ ਹੋਰ ਚੀਜ਼ਾਂ ਵੀ ਸਿਖਾਉਣੀਆਂ ਚਾਹੀਦੀਆਂ ਹਨ ਜਿੰਨਾਂ ਨਾਲ ਕਿ ਉਹਨਾਂ ਦਾ ਕੋਈ ਮਨੋਵਿਗਿਆਨ ਜਾਂ ਉਹਨਾਂ ਦਾ ਕੋਈ ਹੱਥੀ ਕੰਮ ਵੀ ਬਣ ਸਕੇ ਜਿਵੇਂ ਕਿ ਆਪਾਂ ਅਕਸਰ ਦੇਖਦੇ ਹਾਂ ਵਿਦੇਸ਼ਾਂ ਵਿੱਚ ਜੋ ਵਿਦਿਆਰਥੀ ਪੜ੍ਹ ਰਹੇ ਹੁੰਦੇ ਹਨ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਕੁੱਝ ਹੋਰ ਸਿਖਲਾਈ ਵੀ ਦਿੱਤੀ ਜਾਂਦੀ ਹੈ ਜਿਸ ਦਾ ਕਿ ਉਹਨਾਂ ਨੂੰ ਆਪਣੇ ਭਵਿੱਖ ਵਿੱਚ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ ਭਾਰਤ ਵਰਗੇ ਦੇਸਾਂ ਵਿੱਚ ਕੀ ਹੁੰਦਾ ਹੈ ਕਿ ਬੱਚਿਆਂ ਨੂੰ ਕੇਵਲ ਪੜ੍ਹਾਈ ਹੀ ਕਰਵਾਈ ਜਾਂਦੀ ਹੈ ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ। ਅਤੇ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਭਾਰਤ ਵਿੱਚ ਵਿਸ਼ਵ ਵਿਦਿਆਲਯ ਹੁੰਦੇ ਸਨ ਜਿਵੇਂ ਤੁਸੀਂ ਦੱਸਿਆ ਵਿਦਿਅਕ ਸ਼ਿਲਾ ਤਖ਼ਤ ਸ਼ਿਲਾ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

ਮਾਨਸਿਕ ਪੜ੍ਹਾਈ ਹੀ ਕਰਵਾਈ ਜਾਂਦੀ ਹੈ ਜਿਸ ਨਾਲ ਕਿ ਉਹਨਾਂ ਦਾ ਮਨੋਬਲ ਤਾਂ ਬਹੁਤ ਉੱਚਾ ਹੋ ਜਾਂਦਾ ਹੈ ਪਰ ਉਹਨਾਂ ਦੀ ਸਰੀਰਕ ਵਿਕਾਸ ਕਿਤੇ ਰੁੱਕ ਜਾਂਦਾ ਹੈ, ਇਸ ਕਰਕੇ ਬੱਚਿਆਂ ਨੂੰ School ਦੇ ਵਿਚ ਮਾਨਸਿਕ ਪੜ੍ਹਾਈ ਦੇ ਨਾਲ ਨਾਲ ਸਰੀਰਕ ਸਿੱਖਿਆ ਵਿਸ਼ਾ ਵੀ ਪੜ੍ਹਾਉਣਾ ਵੀ ਬਹੁਤ ਜ਼ਰੂਰੀ ਹੈ ਅਤੇ ਉਹਨਾਂ ਨੂੰ ਖੇਡਾਂ ਵਿੱਚ ਵੀ ਰੁੱਚੀ ਲਿਆਉਣ ਦੇ ਲਈ ਅਲੱਗ ਤੋਂ ਸਮੇਂ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਸਰੀਰਕ ਵਿਕਾਸ ਵੀ ਹੋ ਸਕੇ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਬੱਚਿਆਂ ਨੂੰ ਕੇਵਲ ਪੜ੍ਹਾਈ ਹੀ ਜ਼ਰੂਰੀ ਨਹੀਂ ਹੈ ਉਹਨਾਂ ਨੂੰ ਸਰੀਰਕ ਖੇਡਾਂ ਕਰਵਾਉਣੀਆਂ ਚਾਹੀਦੀਆਂ ਹਨ।

ਜਿਵੇਂ ਤੁਸੀਂ ਦੱਸ ਚੁੱਕੇ ਹੋ ਕਿ ਜੇਕਰ ਸਾਡੀ ਸਿਹਤ ਚੰਗੀ ਨਹੀਂ ਹੋਵੇਗੀ ਤਾਂ ਸਾਡੀ ਪੜ੍ਹਾਈ ਕਿਸ ਤਰ੍ਹਾਂ ਚੰਗੀ ਹੋਵੇਗੀ, ਹਾਂ ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਿ~ ਸਿਹਮਤ ਹਾਂ ਕਿਉਂਕਿ ਜੇਕਰ ਆਪਣਾ ਸਰੀਰ ਚੰਗੀ ਤਰ੍ਹਾਂ ਸਵਸਥ ਹੋਵੇਗਾ, ਸਾਡਾ ਖਾਣਾ ਪੀਣਾ ਵੱਧੀਆ ਹੋਵੇਗਾ ਤਾਂ ਹੀ ਸਾਡਾ ਦਿਮਾਗ ਵੀ ਵਧੀਆ, ਪੜ੍ਹਾਈ ਵਿੱਚ ਤੇਜ਼ ਅਤੇ ਚੁਸ਼ਤ ਹੋਵੇਗਾ, ਜੇ ਆਪਾਂ ਗੱਲ ਕਰ ਰਹੇ ਗੱਲ ਕਰ ਲਈਏ ਇਸ ਤਰ੍ਹਾਂ ਕੀ ਭਾਰਤ ਦੇਸ ਵਿੱਚ ਜੋ ਪੜ੍ਹਾਈ ਦਾ ਪੱਧਰ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 ਬਿਲਕੁਲ ਵੀ ਨਹੀਂ ਕਰਵਾਇਆ ਜਾਂਦਾ, ਅਤੇ ਜੋ ਬਾਹਰ ਦੇ ਭਾਰਤ ਦੇ ਦੇਸ ਹਨ, ਉਹਨਾਂ ਵਿੱਚ practical ਉੱਪਰ ਜ਼ਿਆਦਾ ਜੋ ਜ਼ੋਰ ਦਿੱਤਾ ਜਾਂਦਾ ਹੈ, ਆਪਣੇ ਭਾਰਤ ਦੇਸ ਵਿੱਚ ਆਪਾਂ ਇਹ ਵੇਖਿਆ ਹੀ ਹੋਣਾ ਹੈ ਕਿ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕਿਤਾਬਾਂ ਨਾਲ ਜੋੜ ਕੇ ਰੱਖਿਆ ਜਾਂਦਾ ਹੈ ਅਤੇ ਬਾਹਰੀ ਗਿਆਨ ਨਾਲ ਨਹੀਂ ਜੋੜਿਆ ਜਾਂਦਾ ਪਰ ਜੇ ਆਪਾਂ ਵਿਦੇਸ਼ ਦੀਆਂ ਯੂਨੀਵਰਸਟੀਆਂ ਦੀ ਗੱਲ ਕਰ ਲਈਏ ਤਾਂ ਉੱਥੇ ਬੱਚਿਆਂ ਨੂੰ

ਓਕਸਫੋਰਟ university ਇਸ ਸਮੇਂ ਕਾਫ਼ੀ ਉੱਚੇ ਪੱਧਰ ਤੇ ਕੰਮ ਕਰ ਰਹੀ ਹੈ, ਇਹ university ਅਮਰੀਕਾ ਦੇਸ ਦੀ ਯੂਨੀਵਰਸਟੀ ਹੈ, ਇਸ ਵਿੱਚ ਇਸ ਸਮੇਂ ਭਾਰਤ ਨੇ ਕਈ ਹੋਰ ਦੇਸਾਂ ਦੇ ਨਾਗਰਿਕ ਵੀ ਉੱਥੇ ਪੜ੍ਹਣ ਜਾਂਦੇ ਹਨ ਅਤੇ ਉਹਨਾਂ ਦਾ ਦੱਸਣ ਦੱਸਣਾ ਹੈ ਕਿ ਇਸ university ਵਿੱਚ ਸਾਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਬਾਹਰੀ ਗਿਆਨ ਨਾਲ ਵੀ ਜੋੜਿਆ ਜਾਂਦਾ ਹੈ

ਬੱਚਿਆਂ ਨੂੰ ਕਿਹੜੇ ਕਿਹੜੇ ਨਵੇਂ ਤੌਰ ਤਰੀਕੇ ਅਪਨਾਉਣੇ ਚਾਹੀਦੇ ਹਨ, ਤਾਂ ਜੋ ਉਹਨਾਂ ਦਾ ਪੜ੍ਹਾਈ ਵਿੱਚ ਮਨ ਲੱਗਿਆ ਰਹੇ ਅਤੇ ਉਹਨਾਂ ਦਾ ਪੜ੍ਹਣ ਨੂੰ ਹੋਰ ਵੀ ਦਿਲ ਕਰੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਆਪਣੇ ਭਾਰਤ ਵਰਗੇ ਰਾਜ ਵਿੱ~ ਦੇਸ ਵਿੱਚ ਬੱਚਿਆਂ ਨੂੂੰ ਕੇਵਲ ਕਿਤਾਬੀ ਗਿਆਨ ਨਾਲ ਹੀ ਜੋੜਿਆ ਜਾਂਦਾ ਹੈ, ਇੱਥੇ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਦਿੱਤਾ ਜਾਂਦਾ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਬੱਚਿਆਂ ਨੂੰ ਕਿਤਾਬੀ ਗਿਆਨ ਤੋਂ ਇਲਾਵਾ ਬਾਹਰੀ ਗਿਆਨ ਵੀ ਦੇਣਾ ਚਾਹੀਦਾ ਹੈ, ਕਿ ਸਮਾਜ ਵਿੱਚ ਕੀ ਵਾਪਰ ਰਿਹਾ ਹੈ, ਜਿਵੇਂ ਤੁਸੀਂ ਕਿਹਾ ਕਿ ਬੱਚਿਆਂ ਨੂੰ practical ਵੀ

ਰੋਚਕ ਤੱਤ ਵੀ ਅਪਨਾਉਣੇ ਚਾਹੀਦੇ ਹਨ, ਜਿਸ ਨਾਲ ਕਿ ਬੱਚਿਆਂ ਦਾ ਪੜ੍ਹਾਈ ਵਿੱਚ ਬਹੁਤ ਚੰਗਾ ਮਨ ਲੱਗ ਸਕੇ ਜਿਵੇਂ ਕਿ ਬੱਚਿਆਂ ਨੂੰ ਮੰਨੋਰੰਜਨ ਦੇ ਸਾਧਨ ਦੇ ਨਾਲ ਨਾਲ ਪੜ੍ਹਾਉਣਾ ਚਾਹੀਦਾ ਹੈ ਜਾਂ ਫਿਰ ਬੱਚਿਆਂ ਨੂ ਸਕੂਲਾਂ ਵਿੱਚ ਕਈ ਪ੍ਰਕਾਰ ਦੀਆਂ ਖੇਡਾਂ ਜਾਂ ਫਿਰ ਕਲਚਰ ਪ੍ਰੋਗਰਾਮ ਵੀ ਕਰਵਾਉਣੇ ਚਾਹੀਦੇ ਹਨ, ਜਿਸ ਨਾਲ ਕਿ ਉਹਨਾਂ ਦਾ ਮਾਨਸਿਕ ਵਿਕਾਸ ਵੀ ਚੰਗਾ ਹੋ ਸਕੇ ਅਤੇ ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਸਕੂਲਾਂ ਦੇ ਵਿੱਚ ਕੁੱਝ ਨਾ ਕੁੱਝ ਸਮੇਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਦੇ tournament ਆਦਿ ਵੀ ਕਰਵਾਉਣੇ ਚਾਹੀਦੇ ਹਨ, ਖੇਡਾਂ ਕਰਵਾਉਣੀਆਂ ਚਾਹੀਦੀਆਂ ਹਨ, ਜਿੰਨਾਂ ਨਾਲ ਕਿ ਉਹਨਾਂ ਦਾ ਸਰੀਰਕ ਵਿਕਾਸ ਵੀ ਹੋ ਸਕੇ, ਅਤੇ ਉਹ ਸਿਹਤ ਪੱਖੋਂ ਤੰਦਰੁਸਤ ਰਹਿ ਸਕਣ, ਜੇ ਆਪਾਂ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 ਬਹੁਤ ਜ਼ਿਆਦਾ ਆਸਾਨ ਹੋ ਗਿਆ ਹੈ ਕਿਉਂਕਿ ਬੱਚੇ ਨੂੰ ਜਿਸ ਚੀਜ਼ ਦੀ ਜਾਣਕਾਰੀ ਦੀ ਲੋੜ ਹੁੰਦੀ ਹੈ ਉਹ internet ਦੀ ਸਹਾਇਤਾ ਦੇ ਨਾਲ ਉਸਦੀ ਜਾਣਕਾਰੀ ਇਕੱਠੀ ਕਰ ਲੈਂਦਾ ਹੈ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਪੜ੍ਹਾਈ ਕਰਨਾ ਥੋੜ੍ਹਾ ਮੁਸ਼ਕਲ ਸੀ ਕਿਉਂਕਿ ਬੱਚੇ ਨੂੰ ਕੇਵਲ ਅਧਿਆਪਕ ਉੱਪਰ ਹੀ ਨਿਰਭਰ ਰਹਿਣਾ ਪੈਂਦਾ ਸੀ ਜਿਸ ਤਰ੍ਹਾਂ ਦਾ ਅਧਿਆਪਕ ਬੱਚਿਆਂ ਨੂੰ ਪੜ੍ਹਾਉਂਦਾ ਸੀ ਬੱਚਾ ਸਿਰਫ਼ ਉਹ ਹੀ ਸਿੱਖ ਪਾਉਂਦਾ ਸੀ ਪਰ ਹੁਣ ਦੇ ਸਮੇਂ ਵਿੱਚ ਇਹ ਸੰਭਵ ਨਹੀਂ ਹੈ ਜੇਕਰ ਕੋਈ ਵੀ ਵਿਦਿਆਰਥੀ ਕਿਸੇ ਤਰ੍ਹਾਂ ਦੀ ਜਾਣਕਾਰੀ ਆਪਣੀ ਪੜ੍ਹਾਈ ਦੇ ਨਾਲ ਮਿਲਦੀ ਜੁਲਦੀ ਲੈਣਾ ਚਾਹੁੰਦਾ ਹੈ ਤਾਂ ਉਹ ਆਪਣੇ mobile phone ਦੀ ਵਰਤੋਂ ਨਾਲ ਜਾਂ ਫਿਰ computer ਦੀ ਵਰਤੋਂ ਉੱਪਰ internet ਦੀ ਸਹਾਇਤਾ ਨਾਲ ਇਕੱਠੀ ਕਰ ਲੈਂਦਾ ਹੈ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਵਰਤਮਾਨ ਸਮੇਂ ਵਿੱਚ ਪੜ੍ਹਾਈ ਕਰਨਾ ਕਿਤੇ ਪੁਰਾਣੇ ਸਮੇਂ ਦੇ ਨਾਲੋਂ ਆਸਾਨ ਹੈ ਜਾਂ ਫਿਰ ਨਹੀਂ।

ਕਿ ਪੜ੍ਹਾਈ ਵਿਸ਼ਾ ਕੋਈ ਇੱਕ ਵਿਸ਼ਾ ਨਹੀਂ ਜੇ ਆਪਾਂ ਇਸ ਵਿੱਚ ਝਾਤ ਮਾਰਦੇ ਹਾਂ ਤਾਂ ਆਪਾਂ ਨੂੰ ਇਸ ਵਿੱਚ ਹਜ਼ਾਰਾਂ ਕੀ ਲੱਖਾਂ ਹੀ ਵਿਸ਼ੇ ਵੇਖਣ ਨੂੰ ਮਿਲਦੇ ਹਨ ਜਿਵੇਂ ਕਿ ਆਪਾਂ ਗੱਲ ਕਰ ਲਈਏ ਭਾਸ਼ਾ ਤੇ, ਭਾਸ਼ਾ ਕੋਈ ਇੱਕ ਤਰ੍ਹਾਂ ਦੀ ਪੜ੍ਹਾਈ ਨਹੀਂ ਭਾਸ਼ਾ ਵਿੱਚ ਕਈ ਪ੍ਰਕਾਰ ਦੀਆਂ ਭਾਸ਼ਾ ਸ਼ਾਮਲ ਹਨ, ਜਿਵੇਂ ਕਿ ਹਿੰਦੀ, ਪੰਜਾਬੀ, ਅੰਗਰੇਜ਼ੀ ਤਾਮਿਨ ਤਾਮਿਲ ਅਤੇ ਗੁਜਰਾਤੀ ਇਹ ਤਾਂ ਹੈ ਭਾਸ਼ਾ ਦੀ ਪੜ੍ਹਾਈ, ਜੇ ਵਿਸ਼ਿਆਂ ਵਾਰ ਦੀ ਗੱਲ ਕਰ ਲਈਏ ਤਾਂ ਇਸ ਵਿੱਚ ਕਈ ਪ੍ਰਕਾਰ ਦੇ ਵਿਸ਼ੇ ਹਨ, ਜਿਵੇਂ ਆਪਾਂ ਗੱਲ ਕਰ ਲਈਏ ਇਤਿਹਾਸ, ਸਮਾਜਿਕ ਸਿੱਖਿਆ, ਨਾਗਰਿਕ ਸਾਸ਼ਤਰ ਅਤੇ ਹਿਸਾਬ ਜਾਂ ਅਰਥ ਸਾਸ਼ਤਰ ਜਾਂ computer science ਜਾਂ ਹੋਰ ਵੀ ਇਸ ਵਿੱਚ ਕਈ ਵਿਸ਼ੇ ਅਜਿਹੇ ਹਨ, ਜਿੰਨਾਂ ਨੂੰ ਆਪਾਂ ਵਿਸਥਾਰ ਸਹਿਤ ਰੱਖ ਕੇ ਇਹਨਾਂ ਉੱਪਰ ਚਰਚਾ ਕਰ ਸਕਦੇ ਹਾਂ, ਇਸ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਵਿਦਿਆ ਦਾ ਕੋਈ ਵੀ ਦਾਇਰਾ ਨਹੀਂ ਇਸਦੇ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

ਜੇ ਆਪਾਂ ਗੱਲ ਕਰੀਏ ਸਮਾਜਿਕ ਵਿਗਿਆਨ ਦੀ ਸਮਾਜਿਕ ਵਿਗਿਆਨ ਵਿੱਚ ਹਰ ਤਰ੍ਹਾਂ ਦਾ ਖੋਜ਼ਾਂ ਹਰ ਤਰ੍ਹਾਂ ਦੀਆਂ ਕਾਢਾਂ ਆਉਂਦੀਆਂ ਹਨ, ਕੀ ਤੁਸੀਂ ਹੋਰ ਇਸ ਦੇ ਨਾਲ ਹੋਰ ਕੀ ਵਿਸਥਾਰ ਸਹਿਤ ਦੱਸ ਸਕਦੇ ਹੋ ਕਿ ਵਿਦਿਆ ਦੇ ਵਿੱਚ ਜੋ ਭਾਸ਼ਾ ਦਾ ਅਤੇ ਜੋ ਅੱਡੋ ਅੱਡ subject ਦਾ role ਕਿੰਨਾ ਕੁ ਹੁੰਦਾ ਹੈ।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 ਜੋ ਕਿ ਬੱਚਿਆਂ ਨੂੰ schools ਦੇ ਵਿੱਚ ਪੜ੍ਹਾਇਆ ਜਾਂਦਾ ਹੈ, ਇਤਿਹਾਸ ਇੱਕ ਅਜਿਹਾ ਵਿਸ਼ਾ ਹੈ ਜਿਵੇਂ ਤੁਸੀਂ ਕਿਹਾ ਹੈ ਕਿ ਜਦੋਂ ਤੋਂ ਇਨਸਾਨ ਦਾ ਜਨਮ ਹੋਇਆ ਹੈ ਉਦੋਂ ਤੋਂ ਹੀ,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

ਜੇ ਆਪਾਂ ਇਤਿਹਾਸ ਵਿਸ਼ੇ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸ ਵਿਸ਼ਾ ਇੱਕ ਬਹੁਤ ਹੀ ਚੰਗਾ ਵਿਸ਼ਾ ਹੈ ਜਿਸ ਨਾਲ ਕਿ ਸਾਨੂੰ ਆਪਣੇ ਪੁਰਾਣੇ ਸਮੇਂ ਦੀ ਜਾਣਕਾਰੀ ਮਿਲ ਪਾਉਣਾ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

ਬੀਤ ਚੁੱਕੇ ਸਮੇਂ ਦਾ ਅੱਗੇ ਵੱਧਣ ਅਤੇ ਤੁਲਨਾ ਕਰਨ ਦਾ ਬਾਰੇ ਸਾਨੂੰ ਸਹੀ ਜਾਣਕਾਰੀ ਪ੍ਰਾਪਤ ਦਿੰਦਾ ਹੈ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਪੜ੍ਹਾਈ ਜੋ ਕਿ ਇੱਕ ਵਿਸ਼ਾ ਹੀ ਨਹੀਂ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੀ ਹੈ ਆਪਾਂ ਹਰ ਰੋਜ਼ ਕੁਛ ਨਾ ਕੁਛ ਨਵਾਂ ਸਿੱਖਦੇ ਹਾਂ ਆਪਦੀ ਜ਼ਿੰਦਗੀ ਵਿੱਚ ਇਸਨੂੰ ਵੀ ਆਪਾਂ ਕਿਤੇ ਨਾ ਕਿਤੇ ਪੜ੍ਹਾਈ ਕਹਿ ਸਕਦੇ ਹਾਂ ਕਿਉਂਕਿ ਆਪਣੇ ਰਹਿਣ ਸਹਿਣ ਦਾ ਢੰਗ ਵੀ ਕਿਤੇ ਨਾ ਕਿਤੇ ਪੜ੍ਹਾਈ ਉੱਪਰ ਨਿਰਭਰ ਕਰਦਾ ਹੈ ਜੇਕਰ ਆਪਾਂ ਨੂੰ ਵਧੀਆ ਗਿਆਨ ਹੋਵੇਗਾ ਤਾਂ ਆਪਣਾ ਰਹਿਣਾ ਸਹਿਣਾ ਵੀ ਵਧੀਆ ਹੋਵੇਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਬੱਚੇ ਦਾ ਜਨਮ ਤੋਂ ਲੈ ਕੇ ਉਹ ਆਪਦੇ ਮੌਤ ਤੱਕ ਹਰ ਰੋਜ਼ ਕੁਛ ਨਾ ਕੁਛ ਤੇ ਨਵਾਂ ਸਿੱਖਦਾ ਰਹਿੰਦਾ ਹੈ, ਜੇ ਆਪਾਂ ਗੱਲ ਕਰੀਏ ਅਧਿਆਪਕ ਦੀ ਅਧਿਆਪਕ ਦਾ ਕਿੱਤਾ

ਜੋ ਅਧਿਆਪਕ ਦਾ ਕਿੱਤਾ ਹੈ ਕਾਫ਼ੀ ਜ਼ਿਆਦਾ ਮੁਸ਼ਕਲ ਵੀ ਹੈ, ਕਿਉਂਕਿ ਆਪਾਂ ਜੇਕਰ ਚੰਗਾ ਪੜ੍ਹਿਆ ਵਧੀਆ ਅਧਿਆਪਕ ਹੋਵੇਗਾ ਤਾਂ ਹੀ ਉਹ ਬੱਚਿਆਂ ਨੂੰ ਪੜ੍ਹਾ ਸਕਦਾ ਹੈ, ਜੇ ਆਪਾਂ ਵਰਤਮਾਨ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 ਸੁਚੱਜੇ ਤਰੀਕੇ ਨਾਲ ਅਧਿਆਪਕਾਂ ਦੀ ਚੌਣ ਕਰਕੇ ਅਧਿਆਪਕਾਂ ਨੂੰ ਸਕੂਲ ਵਿੱਚ ਪੜ੍ਹਾਉਣ ਲਈ ਭੇਜਿਆ ਜਾਂਦਾ ਹੈ ਤਾਂ ਜੋ ਬੱਚਿਆਂ ਦਾ ਵਿਕਾਸ ਕਰ ਸਕਣ ਅਧਿਆਪਕ ਤੋਂ ਵਗ਼ੈਰ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 ਮੈਂ ਤੁਹਾਡੇ ਕੋਲ ਕੁਛ ਹੋਰ ਸੁਝਾਵ ਲੈਣਾ ਚਾਹੁੰਦਾ ਹਾਂ ਕਿ ਪੜ੍ਹਾਈ ਉੱਪਰ ਹੋਰ ਆਪਾਂ ਕਿਹੜੇ ਕਿਹੜੇ ਵਧੀਆ ਨਵੇਂ ਢੰਗ ਅਤੇ ਨਵੇਂ ਤੌਰ ਤਰੀਕੇ ਬਦਲ ਕੇ ਆਪਦੀ ਵਧੀਆ ਪੜ੍ਹਾਈ ਕਰ ਸਕਦੇ ਹਾਂ। ਅਤੇ ਮੈਂ ਤੁਹਾਡੇ ਕੋਲ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਿੰਨੀ ਪੜ੍ਹਾਈ ਕੀਤੀ ਹੋਈ ਹੈ। ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਹੁਣ ਦੇ ਸਮੇਂ ਵਿੱਚ ਜੋ schools ਵਿੱਚ ਇਮਾਰਤਾਂ ਬਣ ਚੁੱਕੀਆਂ ਹਨ ਉਹ ਕਾਫ਼ੀ ਸੁਚ~ ਸੁਚੱਜੇ ਢੰਗ ਨਾਲ ਬਣ ਚੁੱਕੀਆਂ ਹਨ ਮੈਂ ਇੱਥੇ ਇਹ ਗੱਲ ਕਹਿਣਾ ਚਾਹਾਂਗਾ ਕਿ ਜੇ ਪੁਰਾਣੇ ਸਮੇਂ ਦੀ ਗੱਲ ਕੀਤੀ ਜਾਵੇ ਅੱਜ ਤੋਂ ਕੁੱਝ ਵੀਹ ਪੱਚੀ ਸਾਲ ਪਹਿਲਾਂ ਦੀ ਉਸ ਸਮੇਂ school ਦੀਆਂ ਇਮਾਰਤਾਂ ਇੰਨੀਆਂ ਵਧੀਆ ਨਹੀਂ ਹੁੰਦੀਆਂ ਸਨ ਅਤੇ ਉਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਜ਼ਮੀਨ ਉੱਪਰ ਬੈਠ ਕੇ ਹੀ ਪੜ੍ਹਾਈ ਕਰਨੀ ਪੈਂਦੀ ਸੀ ਪਰ ਜੇ ਵਰਤਮਾਨ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਵਰਤਮਾਨ ਸਮੇਂ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਨ ਦੇ ਤੌਰ ਤਰੀਕੇ ਤਾਂ ਕਾਫ਼ੀ ਜ਼ਿਆਦਾ ਬਦਲ ਗਏ ਹਨ ਜਿਵੇਂ ਕਿ ਤੁਸੀਂ ਅਕਸਰ ਹੀ ਦੇਖਿਆ ਸੁਣਿਆ ਹੋਣਾ ਹੈ ਕਿ ਹੁਣ ਦੇ ਸਮੇਂ ਵਿੱਚ ਬੱਚਿਆਂ ਨੂੰ ਬੈਠਣ ਦੇ ਲਈ ਵਧੀਆ ਬੈਂਚ ਕੁਰਸੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜਿਸ ਨਾਲ ਕਿ ਬੱਚਿਆਂ ਨੂੰ ਬੈਠਣ ਵਿੱਚ ਕੋਈ ਤਕਲੀਫ਼ ਨਹੀਂ ਹੁੰਦੀ ਅਤੇ schools ਵਿੱਚ ਹੋਰ ਵੀ ਬਹੁਤ ਸਾਰੀਆਂ ਸਹੂਲਤਾਵਾਂ ਹੋ ਗਈਆਂ ਹਨ, ਜਿਵੇਂ ਕਿ ਪੀਣ ਲਈ ਚੰਗਾ ਪਾਣੀ ਅਤੇ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਹਨਾਂ ਦਿਨਾਂ ਵਿੱਚ school ਵਿੱਚ ਪੀਣ ਲਈ ਪਾਣੀ ਦਾ ਵੀ ਕਿਤੇ ਨਾ ਪ੍ਰਬੰਧ ਨਹੀਂ ਹੁੰਦਾ ਸੀ ਜੇ ਵਰਤਮਾਨ ਸਮੇਂ ਦੇਖਿਆ ਜਾਵੇ ਤਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖਾਣਾ ਵੀ ਮਿਲਦਾ ਹੈ, ਜਿਸਨੂੰ ਆਪਾਂ ਮਿਡ ਡੇ ਮੀਲ ਕਹਿ ਸਕਦੇ ਹਾਂ ਉਸ ਵਿੱਚ ਕੀ ਹੁੰਦਾ ਹੈ ਕਿ ਜੋ ਬੱਚੇ ਅੱਠਵੀਂ class ਤੱਕ ਪੜ੍ਹ ਰਹੇ ਹੁੰਦੇ ਹਨ ਉਹਨਾਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ ਅਤੇ ਉਹਨਾਂ ਨੂੰ school ਵਿੱਚ ਹੀ ਭੋਜਨ ਮੁਹੱਈਆਂ ਕਰਵਾਇਆ ਜਾਂਦਾ ਹੈ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਪੜ੍ਹਾਈ ਜੋ ਇਨਸਾਨ ਦਾ ਲਈ ਇੰਨੀ ਕੁ ਜ਼ਰੂਰੀ ਹੈ ਕਿ ਉਹ ਆਪਣੇ ਰੁਜ਼ਾਨਾ ਜੀਵਨ ਵਿੱਚ ਕੁੱਝ ਨਾ ਕੁੱਝ ਨਵਾਂ ਸਿੱਖਦਾ ਹੀ ਰਹਿੰਦਾ ਹੈ ਕਿਉਂਕਿ ਜਿਸ ਇਨਸਾਨ ਨੇ ਆਪਣੀ ਪੜ੍ਹਾਈ

ਉਸਨੂੰ ਵੀ ਆਪਾਂ ਪੜ੍ਹਾਈ ਹੀ ਕਹਿ ਸਕਦੇ ਹਾਂ ਪਰ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਜੋ ਪੜ੍ਹਿਆ ਲਿਖਿਆ ਇਨਸਾਨ ਹੈ ਉਹ ਕਿਤੇ ਦੂਸਰੇ ਇਨਸਾਨ ਨਾਲੋਂ ਜੋ ਅਨਪੜ੍ਹ ਹੈ ਥੋੜ੍ਹਾ ਸਮਝਦਾਰੀ ਨਾਲ ਆਪਣੇ ਕੰਮ ਕਾਜ ਕਰਦਾ ਹੈ ਜੇ ਆਪਾਂ ਵਪਾਰਿਕ ਵਰਗ ਵਿੱਚ ਵੇਖੀਏ ਤਾਂ ਜਿਸ ਇਨਸਾਨ ਨੇ ਪੜ੍ਹਾਈ ਕੀਤੀ ਹੋਈ ਹੈ ਉਹ ਆਪਣੇ ਕੰਮ ਕਾਜ ਨੂੰ ਚੰਗੇ ਤਰੀਕੇ ਨਾਲ ਸਿਰੇ ਚੜ੍ਹਾ ਸਕਦਾ ਹੈ, ਕੀ ਤੁਸੀਂ ਇਸ ਬਾਰੇ ਦੱਸ ਸਕਦੇ ਹੋ ਕਿ ਇੱਕ ਪੜ੍ਹਿਆ ਲਿਖਿਆ ਇਨਸਾਨ ਆਪਣੇ ਵਪਾਰਿਕ ਵਰਗ ਵਿੱਚ ਜਾਂ ਫਿਰ ਹੋਰ ਕੋਈ ਧੰਦਿਆਂ ਵਿੱਚ ਉਸ ਤੋਂ ਕੀ ਲਾਭ ਲੈ ਸਕਦਾ ਹੈ। ਜੇ ਆਪਾਂ ਵੇਖੀਏ ਤਾਂ ਪੜ੍ਹਾਈ ਦਾ ਵਿਸ਼ਾ ਇੰਨਾ ਜ਼ਰੂਰੀ ਹੈ ਚਾਹੇ ਆਪਾਂ ਗੱਲ ਕਰ ਲਈਏ ਕਾਰੋਬਾਰ ਦੀ ਜਾਂ ਵਪਾਰਿਕ ਧੰਦਿਆਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਜੇਕਰ ਸਾਨੂੰ ਕਿਸੇ ਵੀ ਚੀਜ਼ ਬਾਰੇ ਸਹੀ ਗਿਆਨ ਨਹੀਂ ਹੋਵੇਗਾ ਤਾਂ ਅਸੀਂ ਉਸ ਤੋਂ ਲਾਭ ਕਿਵੇਂ ਚੁੱਕ ਸਕਦੇ ਹਾਂ ਜੇ ਗੱਲ ਕਰ ਲਈਏ ਪੜ੍ਹਾਈ ਦੀ, ਪੜ੍ਹਾਈ ਦਾ ਵਿਸ਼ਾ ਹਰ ਇੱਕ ਵਿਸ਼ੇ ਵਿੱਚ ਸ਼ਾਮਲ ਹੁੰਦਾ ਹੀ ਹੈ, ਜਿਵੇਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਕਿ ਖੇਤੀਬਾੜੀ ਦਾ ਧੰਦਾ ਜੇਕਰ ਖੇਤੀਬਾੜੀ ਦਾ ਵਿਸ਼ਾ ਵੇਖੀਏ ਤਾਂ ਅੱਜ ਦੇ ਸਮੇੋਂ ਵਿੱਚ ਕਾਫ਼ੀ ਜ਼ਿਆਦਾ ਪ੍ਰਫੁਲਤ ਹੋਇਆ ਹੈ ਕਿਉਂਕਿ ਖੇਤੀਬਾੜੀ ਦੇ ਵਿਸ਼ੇ ਵਿੱਚ ਸਾਨੂੰ ਪੜ੍ਹਾਈ ਬੜੀ ਹੀ ਜ਼ਰੂਰੀ ਹੈ, ਕਿਉਂਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ organic ਖਾਦ ਤਾਂ ਹੀ ਪਾ ਸਕਦੇ ਹਾਂ ਜੇਕਰ ਸਾਨੂੰ ਉਸ ਬਾਰੇ ਪਹਿਲਾਂ ਗਿਆਨ ਹੋਵੇਗਾ।

ਅਤੇ ਇੱਕ ਅਨਪੜ੍ਹ ਵਿੱਚ ਕਿੰਨਾ ਕੁ ਫ਼ਰਕ ਹੁੰਦਾ ਹੈ ਇਸ ਵਿੱਚ ਇਹ ਹੈ ਕਿ ਉਹਨਾਂ ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ ਕਿਉਂਕਿ ਪੜ੍ਹੇ ਲਿਖੇ ਨੂੰ ਕਿਸੇ ਲਾਭ ਜਾਂ ਹਾਨੀ ਦਾ ਪਤਾ ਹੋਵੇਗਾ ਪਰ ਜੋ ਅਨਪੜ੍ਹ ਵਿਅਕਤੀ ਜਾਂ ਔਰਤ ਹੋਵੇਗੀ ਉਸਨੂੰ ਇਸਦਾ ਨਹੀਂ ਪਤਾ ਹੋਵੇਗਾ ਕੀ ਲਾਭ ਹੈ ਅਤੇ ਕੀ ਨੁਕਸਾਨ ਹੈ, ਇਹ ਤਾਂ ਗੱਲ ਰਹੀ ਪੜ੍ਹੇ ਲਿਖੇ ਅਤੇ ਅਨਪੜ੍ਹ ਵਿਅਕਤੀ ਦੀ ਤੁਸੀਂ ਇਹ ਤੋਂ ਪਹਿਲਾਂ ਵੀ ਕੁੱਝ ਦੱਸਿਆ ਸੀ ਉਹ ਇਹ ਕਿ schools ਵਿੱਚ ਜੋ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਕੰਮ ਕੀਤੇ ਜਾ ਰਹੇ ਹਨ ਉਹ ਬਹੁਤ ਵਧੀਆ ਹਨ ਸਰਕਾਰਾਂ ਵੀ ਪੜ੍ਹਾਈ

ਹੋਰ ਇਹ ਪੁੱਛਣਾ ਚਾਹੁੰਦਾ ਹਾਂ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਕਿਤੇ ਨਾ ਕਿਤੇ ਆਪਣੀ ਰੁਜ਼ਗਾਰ ਦੇ ਧੰਦਿਆਂ ਵੱਲ ਵੀ ਖਿਆਲ ਦੇਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੋਈ ਰੁਜ਼ਗਾਰ ਦੇ ਧੰਦਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਕਿ ਉਹਨਾਂ ਨੂੰ ਭਵਿੱਖ ਵਿੱਚ ਉਸਦਾ ਫ਼ਾਇਦਾ ਮਿਲ ਸਕੇ ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਬੱਚਿਆਂ ਨੂੰ ਕੁੱਝ practical ਵੀ ਸਿੱਖਣਾ ਚਾਹੀਦਾ ਹੈ ਜਿਸ ਨਾਲ ਕਿ ਉਹਨਾਂ ਨੂੰ ਭਵਿੱਖ ਵਿੱਚ ਕਿਸੇ ਕੰਮ ਨੂੰ ਕਰਨ ਵਿੱਚ ਆਸਾਨੀ ਹੋ ਸਕੇ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 ਪੜ੍ਹਿਆ ਲਿਖਿਆ ਹੈ ਉਹ ਖੇਤੀਬਾੜੀ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਬੀਜ਼ ਰਸਾਇਣਿਕ ਖਾਦਾਂ ਦੀ ਜਾਂ ਫਿਰ ਉਹਨਾਂ ਯੰਤਰਾਂ ਦੀ ਸਹਾਇਤਾ ਨਾਲ ਖੇਤੀਬਾੜੀ ਕਰਦਾ ਹੈ